ਇੱਕ ਤਾਂ ਟੱਬਰ ਵੀ ਬਹੁਤ ਆਪਨ ਤੇ ਚਾਰ ਤਾਂ ਅਸੀਂ ਹੋ ਜਾਵਾਂਗੇ ਚਾਰ ਹੀ ਤੁਸੀਂ ਹੋ ਜੋਣਗੇ

ਹਮ

ਗਏ ਹੀ ਨਹੀ

ਓ ਆਪਾਂ ਚਲਾਂਗੇ ਅੰਮ੍ਰਿਤਸਰ ਨਹਾ ਕੇ ਆਵਣਗੇ ਛੇ ਮਹੇਨੇ ਨਾਲੇ ਮੇਰੀ ਕਮੇਟੀ ਫੜ ਲਿਆਵਾਂਗੇ ਨਾਲੇ ਅਮ੍ਰਿਤਸਰ ਨਹਾ ਕੇ ਆਵਣਗੇ

ਨਾਲੇ ਕਮੇਟੀ ਛੇਵੇ ਮਹੀਨੇ ਦੀ ਵੀਹ ਤਰੀਕ ਨੂ ਪੂਰੀ ਹੋ ਜਾਣੀ ਮੇਰੀ ਕਮੇਟੀ ਨਾਲੇ ਕਮੇਟੀ ਫੜ ਲਿਆਵਾਂਗੇ ਓਥੇ ਦੋ ਹਜ਼ਾਰ ਲੈ ਆਵਗੇ ਨਾਲੇ ਨਹਾ ਆਵਗੇ ਹਾਂ ਏ ਗੱਲ ਠੀਕ

ਹਾ ਨਾਵਾਂਗੇ ਹੀ ਨਾਲ ਜਾਣੇ ਆ ਬਾਕੀ ਤੇਰੇ ਪਾਜੀ ਨੂੰ ਮੈਂ ਕਿਹਾ ਮੈਂ ਕਿਹਾ ਆਪਾਂ ਅਮ੍ਰਿਤਸਰ ਨਹੀਂ ਗਏ ਨਾਤੇ ਹੀ ਨਹੀਂ ਮੈਂ ਕਿਹਾ ਆਪਾਂ ਅੰਮ੍ਰਿਤਸਰ ਨਹਾ ਕੇ ਆਵਾਂਗੇ ਨਾਲੇ ਮੈਂ ਕਿਹਾ ਓ ਕਿਹੰਦੀ ਸੀ ਕਮੇਟੀ ਜਦ ਤੁਸੀਂ ਆਓਗੇ ਤਾਂ ਮੈਂ ਦੇਣੀ ਆ ਨਾਲੇ ਓ ਵੀ ਮੈਂਨੂੰ ਕਿਹੰਦੀ ਸੀ ਨਾਲੇ ਅੰਮ੍ਰਿਤਸਰ ਨਹਾ ਲਈ ਨਾਲੇ ਕਮੇਟੀ ਲੇਜੀ ਹੋਰ ਹਮ ਨਹੀਂ ਓ ਕਿਹੰਦੀ ਸੀ ਬੀਕੇ ਤੇ ਆਨ ਕੇ ਲੇਜੀ ਕਿਸ਼ਤਾ ਰਿਹ ਗਈਆ ਦੋ

ਹਾਂ ਦੋ ਰਿਹ ਗਈਆ ਬਸ ਇਸ ਮਹੀਨੇ ਦੀ ਗਈ ਪੰਜੇ ਦੀ ਰਿਹ ਗਈ ਛੇ ਵੀ ਦੀ ਰਿਹ ਗਈ ਬਸ ਕਲਰ ਕੁੱਲਰ ਜੀਅ ਕਰਾਵਾਂਗੀ ਹੁਣ ਗਗੁ ਦਾ ਵਿਆਹ ਤੇ ਇੰਨਾ ਨੇ ਛੇਤੀ ਤਰਨਾ ਨਹੀਂ ਮੈਂ ਕਿਹਾ ਠਹਰ ਕੇ ਹੀ ਕਰਾਂਗੀ ਕਰਲੋ ਵਧੀਆ ਜੀਅ ਕਰੋਨਾ ਚੰਗਾ ਹਾਂ ਨਾਲੇ ਜਿੰਨੇ ਜਿੰਨੇ ਪੈਸੇ ਜਿੰਨਾਂ ਜਿੰਨਾਂ ਦੇ ਪੈਸੇ ਲੈਣੇ ਪੈਸੇ ਆ ਜਾਣਗੇ ਸਾਰੇ ਸਹੀ ਆ ਲਖੇ ਤੋਂ ਲੈਣੇ ਆ ਲਖੇ ਦੇ ਆ ਜਾਣਗੇ ਇੱਕ ਏਦਰ ਜੇ ਆਯਾ ਸੀ ਲੋਕੇਟ ਜੀਅ ਸੱਤ ਹਜ਼ਾਰ ਚ ਦਾ ਨਾਲੇ ਓ ਜਾਣਗੇ ਨਹੀਂ ਸ਼ਿਮਾ ਤਾਂ ਫ਼ੋਨ ਜੀਅ ਵੇਖੀ ਜਾਂਦਾ ਅਮਨ ਅਮਨ ਓ ਕਿਸੇ ਦਾ ਅੱਛਾ ਹਾਂ ਲਵ ਦੇ ਦੋਸਤ ਦਾ ਸੀ ਓ ਛੱਡ ਗਿਆ ਏਦਰ ਅੱਛਾ ਓ ਕਈ ਦਿਨ ਹੋ ਗਏ ਓ ਨਾ ਏਦਰ ਹੀ ਰਿਹੰਦਾ ਆ ਫ਼ੋਨ ਓ ਦੂਜਾ ਓਨਾ ਨੂ ਪੈਸੇ ਪਉਸੇ ਲੋੜ ਸੀ ਤੇ ਓਨਾ ਪੈਸੇ ਦੀਤੇ ਦੋ ਹਜ਼ਾਰ ਰੁੱਪਈਆ ਤੇ ਓਨਾ ਨੂੰ ਬਹਾਨਾ ਮਾਰਿਆ ਮੈਂ ਲੱਭੀ ਘੜੀ ਦੇ ਕੇ ਆਯਾ ਲੱਭੀ ਆ ਤੇ ਪੈਸੇ ਫੜ ਕੇ ਲਿਯੇਆ ਕੁੜੀ ਦਾ ਕਿਸੇ ਕੁੜੀ ਦਾ ਗਿਫ਼ਟ ਗੁਫਟ

ਕਰ ਅੱਛਾ ਕੱਲ ਦਸਿਆ ਮੈਂ ਕਿਹਾ ਮੁੜਕੇ ਆਯਈ ਡੀ ਬਣਾ ਲਾ ਬਣ ਗਈਆ ਤੇ ਫੇਰ ਓਕਹਾ ਹੁਣ ਫੋਟੋ ਫੁੱਟੋ ਆ ਜਾਂਦੀ ਅਸੀਂ ਰੱਖ ਰੱਖਿਆ ਫੇਰ ਓ ਕਹਿੰਦਾ ਸੀ ਮੰਮੀ ਜੇ ਜਦੋਂ ਤੱਕ ਇਹ ਰਿਹ ਗਿਆ ਤੇਰੇ ਪਾਜੀ ਦੇ ਨਾਮ ਤੇ ਓਨਾ ਨੂ ਹੀ ਲੈ ਕੇ ਦਿੱਤਾ ਸੀ ਆ ਫ਼ੋਨ ਕਿਸ਼ਤ ਤੇ ਹੈ ਵਾਈਸ ਤਾਂ ਏ ਫ਼ੋਨ ਹਮ ਓ ਛੱਡ ਕੇ ਗਿਆ ਮੈਂ ਕੇਹਣ ਡ੍ਈ ਸੀ ਅੱਜ ਇੰਨਾ ਨੂੰ ਮੈਂ ਕਿਹਾ ਤੁਸੀਂ ਆਪਣੀ ਸਿਮ ਪਾ ਕੇ ਤੇ ਆਈ ਡੀ ਬਣਾ ਲਓ ਮੈਂ ਕਿਹਾ ਆਪਾ ਵਿਡੀਉ ਜੀ ਵੇਖੀਏ ਏ ਕਹਿੰਦੇ ਮੰਮੀ ਤੂੰ ਰਹੈਂ ਦੇ ਪਤਾ ਨਹੀਂ ਕਦੋਂ ਓਨਾ ਨੇ ਲੈ ਜਾਣਾ ਕੋਈ ਨੀ ਆਪਾਂ ਨਹੀਂ ਕਿਸੇ ਦਾ ਫ਼ੋਨ ਚਲੋਣਾ ਚੱਲ ਓਨਾ ਨੂ ਪੁੱਛ ਕੇ ਤੇ ਫੇਰ ਦੱਸੀ ਆਪਾਂ ਕਰ ਲਵਾਂਗੇ ਮੈਂ ਤੇ ਘਰੇ ਵੇਲੀ ਨੇ ਕੱਪੜੇ ਵੇਖ ਲੈਣੇ ਮੈਂ ਤੇ ਵਿਡੀਉ ਵੇਖਦੀ ਰਹਿੰਦੀ ਹੁੰਦੀ

ਕੱਲ ਨੂੰ ਏ ਜਾਊਗੀ ਏ ਕਚੇਰੀ ਚ ਲੱਗੀ ਆ ਨਾ ਵਕੀਲ ਦਾ ਕੰਮ ਸਿੱਖਦੀ ਆ

ਏ ਕਚੇਰੀ ਚ ਲੱਗੀ ਹੋਈ ਆ ਅਮਨ ਹਮ ਠੀਕ ਆ

ਆਹੋ ਜੀਅ ਕੰਮ ਆਹੋ ਜੀਅ ਕੰਮ ਕਰ ਲੈ ਸਗੋ ਸਿਖ ਲਾ ਨਾਲੇ ਜਾਂਦੀ ਆਏ ਸੋਮਵਾਰ ਦੀ ਜਾਣ ਲੱਗੀ ਆ ਜਾਂਦੀ ਆ ਤੇ ਓ ਆਪਣਾ ਹੀ ਮਜਬੀ ਸਿੱਖਾ ਦਾ ਮੁੰਡਾ ਅੱਛਾ ਤੇ ਓ ਨਾਲੇ ਤਾਂ ਨਾਲੇ ਤਾਂ ਆਪਣਾ ਗੋਤੀ ਆ ਤੇ ਨਾਲੇ ਓ ਤੇਰੇ ਪਾਜੀ ਦਾ ਭਰਾ ਬਣਿਆ ਨਾਲੇ ਗੋਤੀ ਆਪਣਾ ਓ ਮੈਂਨੂੰ ਕਿਹੰਦਾ ਸੀ ਇੱਨੁ ਵਧੀਆ ਕੰਮ ਸਿਖਾਂ ਕੇ ਨਾ ਤੇ ਕਿਹੰਦਾ ਨਾਲੇ ਵਕੀਲਣੀ ਕੋਲ ਬਿਠਾ ਦਵਾਂਗੇ ਵਕੀਲਣੀ ਕਿਹੰਦੀ ਇੱਕ ਮਹੀਨਾ ਇੱਥੇ ਬਾਹਰ ਲਾ ਲਾ ਇੱਥੇ ਕੋਰਟ ਦੇ ਬਾਹਰ ਬਾਹਰ ਜਿਵੇਂ ਕਚੇਰਿਆ ਚ ਨਹੀਂ ਬੇਹਨਦੇ

ਹਮ ਤੇ ਓਨੇ ਸਵੇਰੇ ਲੈਪਟਾਪ ਓ ਵੀਰੇ ਵੱਲ ਲਾੱਟ ਕਰਾ ਕੇ ਲੈ ਕੇ ਦੇਣਾ ਸਵੇਰੇ ਜਾਉਗੀ ਸੋਮਵਾਰ ਆ ਨਾ ਸਵੇਰੇ ਬਜ਼ਾਰ ਜਾਊਗੀ ਓਥੇ ਲਗੁ ਤਿਨ ਚਾਰ ਹਜ਼ਾਰ ਰੁੱਪਈਆ

ਕਰਵੋਨੀ ਆ ਓ ਮੈਂਨੂੰ ਕਿਹੰਦੀ ਸੀ ਮੰਮੀ ਮੈਂਨੂੰ ਕਰਵਾ ਕੇ ਲੈ ਕੇ ਦੋ ਓਦ ਇੱਕ ਤਾਂ ਮਾਊਸ ਜੀਅ ਹੈ ਨਹੀਂ ਗ ਤੇ ਇੱਕ ਜੇਡੇ ਓ ਬਟਨ ਜੇ ਨਹੀਂ ਹੁੰਦੇ ਪਲੇਟ ਜੀ ਹੁੰਦੀ ਆ ਹਮ ਤੇ ਓ ਕਰੋਨੀ ਆ ਪਿਹਲਾਂ ਤੇ ਮੰਗਦਾ ਸੀ ਕਰਨ ਆਖੈ ਮਾਸੀ ਮੈਂਨੂੰ ਦੇ ਦੇ ਆਖੈ ਮਾਮੇ ਦਾ ਮੈਂ ਕਿਹਾ ਬੀ ਤਿਨ ਚਾਰ ਹਜ਼ਾਰ ਰੁੱਪਈਆ ਲੱਗਦਾ ਫੇਰ ਚੁੱਪ ਕਰਕੇ ਤਿਨ ਚਾਰ ਹਜ਼ਾਰ ਲਾਵਾਂਗੇ ਤੇ ਫੇਰ ਹੁਣ ਏ ਲੱਗ ਗਈ ਕੇਂਡੀ ਮੰਮੀ ਮੈਨੂ ਏ ਮੈਂਨੂੰ ਇੱਕ ਵਾਰੀ ਕਰਵਾ ਦੇ ਲਾੱਟ ਤੇ ਕਿਹੰਦੀ ਮੈਂ ਏਦੇ ਤੇ ਆਈ ਡੀ ਊਈ ਡੀ ਏਡੇ ਤੇ ਵਧੀਆ ਸਿੱਖਣਗੇ ਕਿਹੰਦੀ ਕੰਮ ਹੀ ਸਿੱਖਾਂਗੇ ਕਿਹੰਦੀ ਕੰਮ ਹੀ ਆਊਗਾ ਕਿਹੰਦੀ ਗਾ ਹੋਰ ਵੀ ਜਵਾਕ ਸਿਖ ਲੈਣਗੇ ਮੈਂ ਕਿਹਾ ਚੱਲ ਕਰਾ ਲੈਣਦੇ ਆ ਲਾੱਟ

ਹਾਂ ਤੜਕੇ ਦੇ ਕੇ ਆਊਗੀ ਲਾੱਟ ਕਰੋਣ ਨਾਲੇ ਲਿਆਵਗੇ ਏਡੇ ਵਿੱਚ ਪੈਣ ਵੱਲ ਵਾ ਵਾ ਸਮਾਂ ਜੀਆ ਲਾਇਆ ਸੀ ਲਵ ਨੇ ਪੰਜ ਹਜ਼ਾਰ ਰੁੱਪਈਆ ਹਾਂ ਸਵੇਰੇ ਮੈਂ ਆਪ ਜਾਊਗੀ ਇੱਨੁ ਲੋਣੇ ਆ ਮਹੀਨਾ ਇਕ ਛੁੱਟੀ ਕੰਮ ਕੁਮ ਤੇ ਲੋਣੇ ਆ ਕੀਤੇ

ਹਾਂ ਇੱਨੁ ਲਵੋਨਏ ਆ ਚੱਲ ਠੀਕ ਆ ਬੱਠਰੋਮਮ ਕਰ ਕੇ ਓਨੀ ਆ ਫੇਰ ਕਰਦੀ ਆ

ਪਾਣੀ ਜੀਆ ਪੀ ਕੇ ਨਾ ਖੀਰੇ ਖੁਰੇ ਖਾਦੇ ਸੀ ਗੇ

ਮੌਸਮ ਠੰਡੇ ਜੇ ਕਰਕੇ ਬਾਥਰੂਮ ਦੋ ਤਿਨ ਵਾਰ ਆ ਗਿਆ ਪਿਹਲਾਂ ਵੀ ਜਾ ਕੇ ਆਈ ਵਧੀਆ ਆ ਤੇ ਬਾਥਰੂਮ ਓਨਾ ਤੇ ਚੰਗੀ ਗੱਲ ਆ ਹਾਂ ਕਿਹੰਦੇ ਤੇ ਆ ਵਧੀਆ ਆ ਬਾਥਰੂਮ ਆਵੈ ਤੇ ਹਾ

ਹਾਂ ਗੁਰਦੇ ਨਹੀਂ ਖਰਾਬ ਹੁੰਦੇ ਪਾਣੀ ਚ ਖੁੱਲਲ ਪੀਵੈ ਪਾਣੀ ਹਾਂ ਹਨੇਰੀ ਆ ਕੀਤੇ ਕਿਵੇ ਦਾ ਏਦਰ ਮੌਸਮ ਸਾਡੇ ਬਦੱਲ ਸੀ ਸ਼ਿਟਾ ਵੀ ਆਈਆ ਸੀ ਸਾਡੇ ਬੰਦੇ ਭੈਣਾ ਜਦੋਂ ਦੇ ਬੰਦੇ ਪਏ ਡਰ ਲੱਗਦਾ ਹੁਣ ਟਾਈਮ ਨਾਲੇ ਬਾਥਰੂਮ ਬੂਥਰੂਮ ਕਰ ਕੇ ਕੁੰਡਿਆ ਲਾ ਦਈ ਦੀਆ ਹੁਣ ਗਿਆਰਾਂ ਵਜ ਗਏ ਟਾਈਮ ਕੀ ਹੋ ਗਯਾ ਵਜ ਗਏ ਹੁਣੇ ਗਿਆਰਾਂ

ਚੱਲ ਮੈਂਨੂੰ ਪੁੱਛ ਕੇ ਦੱਸੀ ਚੰਗਾ ਠੀਕ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

ਹੋਰ ਗੋਲਡੀ ਭਾਅ ਕਿੱਦਾ।

ਠੀਕ-ਠਾਕ ਵਧੀਆ ਹੋਰ ਕੀ ਬਣਨ ਦਿਆਂ ਪੀ ਲਿਆ ਚਾਹ-ਪਾਣੀ। ਨਈ-ਨਈ ਚਾਹ-ਪਾਣੀ ਪੀਣੇ ਆ ਮੈਂ ਅੱਗੇ ਵੀ ਫੋਨ ਤਾਂ ਕੱਟ ਤਾਂ ਹੀ ਫੇਰ ਆਇਆ ਹੀ ਕੋਈ।

ਕਿੱਦਾ ਵਾ ਕੰਮ ਤੇ ਜਾਏਗਾ ਸਵੇਰੇ ਹਾਂਡੇ ਨਾਲ਼। ਚੱਲ ਜਾਗੇ ਬਊ ਚੱਲ ਜਾਗੇ ਕੀ ਉੱਥੇ ਜਾਣਾ ਭੋਗਪੁਰ ਮਲੰਗ। ਆਹੋ ਭੋਗਪੁਰ ਮਲੰਗਣ।

ਆਹ ਵੇਖ ਲੈ ਜੇ ਜਾ ਸਕਣਾ ਚੱਲ ਜੀ ਯਾਰ ਬੰਦੇ ਦੀ ਲੋੜ ਏ ਹਾਨੂੰ ਸਵੇਰੇ।

ਓ ਯਾਰ ਡਿੱਢ ਦੇ ਆਲ਼ੇ-ਦੁਆਲੇ ਤੁਹੀਂ ਚੜੇ ਮੈਂ ਕਹਿਣ ਦਿਆਂ ਮੈਂ ਤੁਹਾਨੂੰ ਗੱਲਾਬਾਤਾਂ ਸੁਣਾ ਦੂਗਾ ਉੱਥੇ ਬਹਿ ਕੇ।

ਅਹ ਉੱਥੇ ਕਿਹੜਾ ਮੂਜ਼ਰਾ ਲਾਉਣਾ ਵਾ। ਯਾਰ ਨਹੀ ਮੂਜ਼ਰਾ ਤੇ ਕੋਈ ਨੀ ਮੇਰੇ ਵੀ ਟੈਮਪਾਸ ਹੋ ਜੁਗਾ ਤੁਹੀਂ ਕੰਮ ਤੇ ਚੱਲ ਜਾਣਾ ਮੇਰਾ ਦਿਲ਼ ਨੀ ਲੱਗਣਾ ਘਰ ਇੱਕਲੇ ਦਾ। ਕਿੰਨੇ ਕ ਵਜੇ ਤੱਕ ਅਹ ਗੋਲਡੀ ਆਜਾਗੇ।

ਇਹ ਤੇ ਜੇ ਇੱਧਰੋਂ ਸੁੱਖ ਦੇ ਨਿਕਲ਼ਾਗੇ ਤੇ ਫੇਰ ਤੇ ਆਹੀ ਟੈਮ ਨਾਲ਼ ਨਿਕਲ਼ ਆਉਣਾ ਉੱਧਰੋਂ।